ਇਹ ਇੱਕ ਹੋਲ ਹੈ ਹੋਲ ਦੇ ਅੰਦਰ ਬਰਥਡੇ ਪਾਰਟੀ ਚਲ ਰਹੀ ਹੈ ਬਹੁਤ ਸਾਰੇ ਬੈਲੂਨ ਲੱਗੇ ਹੋਏ ਐ ਨੀਲੇ ਤੇ ਪਿੰਕ ਰੰਗ ਦੇ।

ਇਹ ਇੱਕ ਕਪੜਿਆਂ ਦੇ ਸ਼ੋਰੂਮ ਹੈ ਜਿਸਦੇ ਉੱਤੇ ਲਿਖਿਆ ਸੇਲ ਫਿਫਟੀ --

ਟੋਕਰੀਆਂ ਦੀ ਬਹੁਤ ਸਾਰੀ ਪਈਆਂ ਹੋਈਆਂ ਕੁਝ ਲੋਕ ਜੋ ਕਿ ਕੁਰਸੀਆਂ ਤੇ ਬੈਠੇ ਹੋਏ।

ਇਹ ਇੱਕ ਮੰਦਿਰ ਹੈ ਮੰਦਿਰ ਦੀ ਸਜਾਵਟ ਦਾ ਕੰਮ ਚਲ ਰਿਹਾ ਪਰਦੇ ਵਗੈਰਾ ਲੱਗੇ ਹੋਏ ਐ।

ਟੇਬਲ ਤੇ ਕੰਪਿਊਟਰ ਵੀ ਰੱਖਿਆ ਹੋਇਆ ਹੈ ਇੱਕ ਬੰਦਾ ਟੇਬਲ ਦੇ ਕੋਲ ਖੜਾ ਹੈ ਔਰ ਇੱਕ ਬੰਦਾ ਜੋ ਕੀ ਟੇਬਲ ਦੇ ਲੱਗੇ --

ਓਹਦੇ ਓੱਤੇ ਬਹੁਤ ਸਾਰੇ ਭਾਂਡੇ ਰੱਖੇ ਹੈਂ ਜਿਹਨਾਂ ਦੇ ਵਿੱਚ ਰੋਟੀ ਵਗੈਰਾ ਰੱਖੀ ਹੋਈ ਹੈ ਖਾਣ ਵਾਸਤੇ ਪਰੌਨਿਆਂ ਦੇ।

ਐ ਇਕ ਸਕੂਲ ਹੈ ਸਕੂਲ ਦੇ ਉੱਪਰ ਔਰੰਜ ਕਲਰ ਦੀ --

ਔਰ ਵੀ ਬਹੁਤ ਸਾਰੀ ਮਸ਼ੀਨਾਂ ਰੱਖੀਆਂ ਇੱਕ ਘੜੀ ਵੀ ਲਗਾਈ ਹੋਈ ਐ ਹੱਥ ਸਾਫ ਕਰਨ ਵਾਸਤੇ ਟਾਵਲ ਵੀ ਲੱਗਿਆ ਹੋਇਆ--

ਬੈਂਚ ਵੀ ਲੱਗਿਆ ਹੋਇਆ ਬੈਂਚ ਦੇ ਓੱਤੇ ਬਹੁਤ ਸਾਰੀ ਚਾਦਰਾਂ ਵੀ ਵਿਛਾਈਆਂ ਹੋਈਆਂ।

ਨੋ ਛੇ ਚਾਰ ਛੇ ਤਿੰਨ ਸੱਤ ਦੋ ਜ਼ੀਰੋ ਸੱਤ ਜ਼ੀਰੋ ।

ਸ਼ੀਸ਼ੇ ਵੀ ਲੱਗੇ ਹੋਏ ਆ ਬਹੁਤ ਸਾਰੇ ਚੇਅਰਸ ਵੀ ਰੱਖਿਆ ਹੋਈਆਂ ਇੱਥੇ।

ਇਹ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਦੇ ਅੰਦਰ ਇਕ ਟੇਬਲ ਲੱਗਾ ਹੋਇਆ ਹੈ।